ਠੀਕ ਹੈ ਹੋਰ ਫੇਰ ਠੀਕ ਹੈ

ਸਰਬਜੀਤ ਦਾ ਫੋਨ ਆਇਆ ਸੀ

ਸਰਬਜੀਤ ਦਾ ਫੋਨ ਆਇਆ ਸੀ

ਝੂਠ ਕਹਿਣ ਡੇਈ ਹੈ ਆਇਆ ਸੀ ਸਰਬਜੀਤ ਦਾ ਫੋਨ ਫੇਰ ਆਇਆ ਹੋਣਾ ਇਹਨਾ ਨੂੰ ਪਤਾ ਹੋਣਾ ਮੈਨੂੰ ਨਹੀਂ ਪਤਾ ਹੋਰ

ਹੋਰ ਸਪਨਾ ਭੈਣ ਤੂੰ ਸੁਣਾ ਤੇਰਾ ਕੀ ਹਾਲ ਹੈ

ਅਤੇ ਹਾਂਜੀ ਵਧੀਆ ਦੀਦੀ ਹਨੇਰ ਜ਼ਿਆਾਦਾ ਹੈ ਨਾ

ਹਾਂਜੀ ਵਧੀਆ ਬੜਾ ਪਿਆ ਨੌ ਤਾਂ ਨਹੀਂ ਵੱਜੇ ਅਜੇ ਨੌ ਵੱਜਣ ਵਾਲੇ ਹੈ

ਹਾਂਜੀ ਵਧੀਆ ਦੀਦੀ ਨੇ ਨਾਲ ਨਾਲ ਰੋਟੀ ਬਣਾ ਲਈ ਹੈ ਚੌਲ ਨੂੰ ਤੜਕਾ ਚੌਲ ਹੋ ਕੇ ਉਹ ਬੱਬੂ ਭੈਣ ਨੂੰ ਫੁਲਕੇ ਲਾਹੁਣ ਲਈ ਕਿਹਾ ਠੀਕ ਹੈ ਫੁਲਕਿਆਂ ਵਾਲਾ ਹਲਵਾਈ

ਹਾਂਜੀ ਉਹ ਜਿਦਾਂ ਹਲਵਾਈ ਨਹੀਂ ਹੁੰਦੇ ਵੱਖਰੇ ਵੱਖਰੇ, ਇੱਕ ਸਬਜ਼ੀ ਬਣਾਉਣ ਵਾਲਾ, ਇੱਕ ਚੌਲ ਬਣਾਉਣ ਵਾਲਾ ਮੈਂ ਕਿਹਾ ਜਿਦਾਂ ਹਲਵਾਈ ਨਹੀਂ ਹੁੰਦੇ, ਇੱਕ ਚੌਲ ਬਣਾਉਣ ਵਾਲਾ, ਇੱਕ ਸਬਜ਼ੀ ਬਣਾਉਣ ਵਾਲਾ, ਇੱਕ ਫੁਲਕਿਆਂ ਵਾਲਾ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

ਜੇ ਤੈਨੂੰ ਪਹਿਲਾ

ਹੋਰ ਵਧੀਆ ਤੁਸੀਂ ਦੱਸੋ ਆਹ ਗਿਆ ਨਹੀਂ ਕਾਲਜ

ਕਾਜਲ ਆ ਕੇ ਆਵਾਜ਼ ਆਉਣ ਡੀ ਇਹਦੀ

ਗਿਆ ਨਹੀਂ ਹੈ ਦੀਦੀ

ਅਜੇ ਤਾਂ ਹੁਣ ਗਏ ਹੁਣ ਦੋੋ ਕੁ ਮਿੰਟਾਂ

ਡੈਡੀ ਆਇਆ ਵਾ

ਤੂੰ ਆਹ ਦੇਖ ਕੀ ਕਹਿੰਦੀ

ਹਾਂ ਰੱਜ਼ੀ ਠੀਕ ਹੈ ਉਹਦੇ ਸਿਰ ਚ ਟਾਂਕੇ ਲੱਗੇ ਸੀ ਹੈ ਨਾ

ਅਤੇ ਉਹ ਕਢਾ ਲਏ ਹੈ ਉਹ ਦੂਜੇ ਮੇਰੇ ਖਿਆਲ ਲਾਏ ਸੀ ਖਨੀ ਉਹਨੇ

ਹਾਏ ਬੜੀ ਜ਼ਿਆਦਾ, ਮੈਨੂੰ ਤਾਂ ਆਪ ਕਿ ਮੇਰੇ ਭਰਾ ਨੇ ਦੂਜੇ ਲਵਾ ਦਿੱਤੇ, ਕਹਿੰਦਾ ਤੂੰ ਟੀਕਾ ਲਾਉਂਦੀ ਹੈ ਅਤੇ ਐਨਾ ਰੌਂਦੀ ਹੈ ਅਤੇ ਮੁੜਕੇ ਟਾਂਕੇ ਕਢਾ ਲਏਂਗੀ

ਉਹਨੇ ਬੇਚਾਰੇ ਨੇ ਵੱਖਰਾ ਤਿੰਨ ਹਜ਼ਾਰ ਰੁਪਇਆ ਦਿੱਤਾ ਅਤੇ ਮੈਨੂੰ ਉਹ ਲਵਾ ਕੇ ਦਿੱਤੇ ਫੇਰ

ਪਤਾ ਨਹੀਂ ਕਾਹਦੇ ਹੁੰਦੇ ਹੈ ਕਹਿੰਦੇ ਇਹ ਧਾਗਾ ਏਦਾਂ ਹੀ ਖੁਰ ਜਾਂਦਾ ਹੈ ਹੋਰ ਹੋਰ ਫੇਰ ਸਭ ਠੀਕ ਹੈ ਦੀਦੀ

ਉਹਨੂੰ ਕਹੋ ਦੁਕਾਨ ਤੇ ਆਉ ਨਹੀਂ ਆਉਂਦੀ ਤਾਂ ਮੈਂ ਕੀ ਕਰਾਂ ਹਾਂਜੀ ਕਿਹੜਾ ਕੀ ਗੱਲ ਹੈ

ਦੀਦੀ ਬੇਚਾਰੀ ਨਾਲ ਨਾਲ ਦੁਕਾਨ ਵੀ ਚਲਾਉਣ ਡੇਈ ਹੈ ਨਾ

ਮੈਂ ਕਿਹਾ ਦੀਦੀ ਬੇਚਾਰੀ ਨਾਲ ਨਾਲ ਦੁਕਾਨ ਵੀ ਚਲਾਉਣ ਡੇਈ ਹੈ ਨਾ ਹਾਂ ਮੈਂ ਉਹੀ ਤਾਂ ਕਹਿਣ ਡੇਈ ਸੀ ਤੂੰ ਉਸਨੂੰ ਕਹਿ ਚੱਲ ਲਾਗੇ ਆ ਜਾ ਹੈ ਨਾ ਜਦੋਂ ਕੋਈ ਸਮਾਨ ਮੰਗਦਾ

ਚਿਪਸ ਮੰਗਵਾਈ ਆ

ਖੁਸ਼ ਰਹਿ ਹੋਰ

ਆਹੋ ਮੈਂ ਵੇਖਿਆ ਨਹੀਂ ਨਾ, ਮੈਂ ਫੇਰ ਇਹ ਦੁਪਹਿਰੇ ਨੂੰ ਆ ਜਾਂਦੀ ਹੈ ਇਹ ਵੇਲੇ ਆ ਜਾਂਦੀ ਫੇਰ ਮੈਂ ਨਹੀਂ ਜਾਂਦੀ

ਆਹੋ ਆ ਜਾਂਦੀ ਦੁਪਹਿਰੇ ਹੀ

ਬਾਅਦ ਚ ਕਹਿਣ ਡਿਆ ਕਹਿੰਦਾ ਚੱਲ ਮਗਰ ਮਗਰ ਥੋੜ੍ਹਾ ਜਿਹਾ ਬਣਾ ਲਉ, ਦੋਵੇ ਭੈਣ ਭਰਾ ਤੇ ਉੱਥੇ ਲੰਮੇ ਪੈ ਗਏ

ਕਦੇ ਉਹ ਪੈ ਜਾਏ, ਕਦੇ ਉਹ ਪੈ ਗਿਆ ਹਨਾ

ਆਹੋ ਹਨਾ ਅਤੇ ਕੈਬਿਨ ਜਿਹਾ ਛੋਟਾ ਜਿਹਾ ਬਣਾ ਲਉ

ਹੋਰ ਲੜੀਆਂ ਲਗਾ ਲਉ ਇੱਥੇ ਹੈਲੋ।

ਹਾਂ, ਕਿ ਕਰਨ ਦਈ ਆਂ? ਕੁਛ ਨੀ, ਕੰਮ ਕਰਨ ਲੱਗੀ ਆਂ। ਅੱਛਾ, ਕੱਮ ਕਰਨ ਲੱਗੀ ਆਂ?

ਨਾ ਟਾਈਮ ਵਾਵਾ ਹੋ ਗਿਆ ਹੈ ਸਗੋਂ। ਤੇ ਕੀਤਾ ਨੀ ਸਵੇਰ ਦਾ? ਅਹ ਮੈ ਠੀਕ ਨੀ ਸੀ ਓ।

ਅਹ ਬੁਖਾਰ ਜਿਹਾ ਚੜਿਆ ਈ ਸਗੋਂ। ਹੋ ਹਾਏ, ਬੁਖਾਰ ਹੋ ਗਿਆ ਦਵਾਈ ਲਿਆਂਦੀ ਆ? ਲਿਆਂਦੀ ਆ, ਮੈਂ ਕਿਹਾ ਹੀ ਲਿਆਦੇ ਉਹਨੂੰ ਮੁੰਡੇ ਨੂੰ, ਕਹਿੰਦਾ ਲਿਓਨਾ ਵਾ। ਲੈ ਕੇ ਆਇਆ ਹੈ।

ਬੁਖਾਰ ਨਾਲ ਤੇ ਤੇਰੀ ਆਵਾਜ਼ ਵੀ ਨੀ ਨਿਕਲਣ ਡੀ ਅੱਜ। ਆਹੋ, ਵਾਵਾ ਬੁਖਾਰ ਚੜਿਆ ਵਾ ਕੇ।

ਮੈ ਕਿਹਾ ਬੁਖਾਰ ਕਿੰਨਾ ਚੜਿਆ ਵਾ ਤੇ। ਆਹੋ, ਆਵਾਜ਼ ਹੀ ਬੜੀ ਰੁਕਦੀ ਆ ਤੇ ਖਰੇ ਰੇਂਜ ਰੂੰਜ ਨੀ ਆਉਂਦੀ

ਆਹ ਇੱਥੇ ਕੁ ਜੇ ਵੱਜਦਾ ਵਾ। ਆਹੋ, ਹੋਰ ਸੁਣਾ?

ਆਹ ਹੋਰ ਕੀ ਕਰਨ ਡੀ ਆਂ?

ਕਹਿਣਾ ਕਿ ਆ, ਨੂੰਹ ਏ ਆਪਣੀ ਦੀਆਂ ਗਲਾਂ ਕਰਨ ਦਈ ਸੀ ਉਹ। ਅਏ ਹਏ ਨੂੰਹ ਵੀ ਏਡੀ ਕਿੰਨੀ ਕਪੱਤੀ। ਆਹੋ ਕੇ, ਕਹਿੰਦੀ ਕਾਲੇ ਨੂੰ ਸੁੱਟ ਆਇਆ ਸੀ ਉਹ ਤੇ ਸੁੱਟ ਆਇਆ ਤੇ ਸੁੱਟ ਆਇਆ ਉੱਥੇ ਮੁੰਡਾ ਕਹਿੰਦੀ ਭੀ ਮੈਂ ਖੜਿਆ ਅੱਜ ਆਣਕੇ।

ਕਿਤੇ ਪੀਤੀ ਹੋਣੀ ਆ ਤੇ ਸੱਟ ਲੱਗ ਗਈ ਵਿਚਾਰੇ ਨੂੰ ਕਿਤੇ ਡਿੱਗ ਗਿਆ ਹੋਣਾ ਪਿੱਛੋਂ, ਇਹ ਨੀ ਭੀ ਮੁੰਡੇ ਨੇ ਪੀਤੀ ਹੀ ਤੇ ਪਿਓ ਤੇ ਸੋਫੀ ਹੀ, ਉਥੇ ਡਿੱਗ ਗਿਆ ਤੇ ਉਥੇ ਕਿਤੇ ਜਿੱਥੇ ਕਿਤੇ ਡਿੱਗਾ ਤੇ ਉਥੇ ਈ ਸੁੱਟ ਆਇਆ ਕਹਿੰਦਾ ਇੱਥੇ ਮਰ। ਠੀਕ ਆ। ਮੁੰਡਾ ਕਹਿੰਦਾ, ਕਹਿੰਦਾ ਇੱਥੇ ਹੀ ਮਰ। ਅੱਛਾ ਮੁੰਡੇ ਨੇ ਪੀਤੀ ਤੇ ਉਹਨੇ ਥੋੜੀ ਪੀਤੀ।

ਤੇ ਗੋਡੇ ਤੇ ਤੇ ਆਹ ਮੋਰਾਂ ਤੇ ਸੱਟ ਲੱਗੀ ਆ। ਹੈ।

ਆਹੋ ਤੇ ਨੂੰਹ ਦੀਆਂ ਗੱਲਾਂ ਕਰਨ ਦਈ ਸੀ। ਉਹ ਭੀ ਆਹਂਦੀ ਭੀ ਉਹ ਤੇ ਫੇਰ ਵੀ ਚੱਲ ਕਹਿੰਦੀ ਸ਼ਰਾਬ ਸ਼ਰੂਬ ਲੱਥੀ ਤੇ ਆਗਿਆ ਪਿੱਛੋਂ ਤੇ। ਨੂੰਹ ਨੇ ਤੇ ਕਹਿੰਦੀ ਉੱਦਾ ਦਾ ਕਿਤੇ ਅੱਧੀ ਜੁਬਾਨ ਨਾਂ ਨੀ ਕਿਹਾ ਭੀ ਸੱਟ ਲੱਗੀ ਆ ਤੇ ਕਿ ਹੋਇਆ ਤੇ ਕਿ ਨਹੀਂ ਤੇ ਕਿਤੇ ਵੱਧ ਤੇ ਨੀ ਲੱਗੀ। ਨੌਵਾਂ ਇੱਦਾਂ ਦੀਆਂ ਹੁੰਦੀਆਂ ਕਈ। ਹਾਂ, ਨਹੀਂ ਨੌਵਾਂ ਚੰਗੀਆਂ ਵੀ ਹੁੰਦੀਆਂ ਵਾ ਇਹ ਪਰ ਬਹੁਤੀ ਹੀ ਹਣਾ, ਇੱਦਾਂ ਨੀ ਦਿਲ ਸਖ਼ਤ ਰੱਖਣਾ ਚਾਹੀਦਾ ਬੰਦੇ ਨੂੰ।

ਆਹੋ, ਹੁੰਦੀਆਂ ਹੀ ਆਂ ਨੌਵਾਂ ਚੰਗੀਆਂ ਹੀ ਹੁੰਦੀਆਂ ਵਾਂ ਜੇ ਕੋਈ ਸਮਝੇ ਤੇ। ਆਹੋ, ਤੇ ਜੇ ਕੋਈ ਸੱਸਾਂ ਵੀ।

ਧੀਆਂ ਸਮਝੇ ਤੇ ਫੇਰ ਈ ਕੋਈ ਨੌਵਾਂ ਵੀ ਓ ਮਾਵਾਂ ਸਮਝੇ ਕੇ। ਅੱਛਾ, ਆਹੋ ਇਹ ਤੇ ਗੱਲ ਸਹੀ ਏ ਪਰ ਏਹ ਤੇ ਬਥੇਰਾ ਕਰਦੀ ਆ।

ਆਹੋ ਹੋਰ? ਉਹ ਚੱਲ ਫੇਰ ਓਹਨੂੰ ਵੀ ਮਾੜਾ ਈ ਸਮਝਣਾ ਚਾਹੀਦਾ ਜੇ ਕਰਦੀ ਆ ਤੇ। ਆਹੋ ਇਹ ਤਾਂ ਬਥੇਰਾ ਕਰਦੀ ਵਿਚਾਰੀ ਕਹਿੰਦੀ ਜੋ ਆਟਾ ਗੋਟਾ ਮੈ ਲੋੱਕਾਂ ਦਾ ਕੱਮ ਕਾਰ ਕਰਨੀ ਆ, ਫੇਰ ਮੈ ਲਿਆ ਕੇ ਦਿੰਨੀ ਆ ਭੀ ਚੱਲ ਮੇਰਾ ਪੁਤ ਵਾ ਕੱਲਾ ਕੱਲਾ। ਠੀਕ ਆ, ਆਹੋ ਚਲ ਫੇਰ ਕਿ ਕਰਨਾ ਏ। ਆਹੋ ਤੇ ਉਹ ਕਹਿੰਦੀ ਭੀ ਮੈ ਬੜਾ ਕਰਨੀ ਆ ਤੇ ਕਹਿੰਦੀ ਫੇਰ ਇੱਦਾਂ ਕਰਦੀ ਪੋਤਿਆਂ ਆਪਣਿਆਂ ਨੂੰ ਕਹਿੰਦੀ ਮੈਂ ਆਪਣੇ ਘਰ ਬਿਠਾਲ ਕੇ ਤੇ ਫੇਰ ਖਵਾਉਨੀ ਆਂ, ਪਿਓਨੀ ਖਵਾਉਨੀ ਆ। ਲੈ ਫੇਰ ਕਾਤੋਂ ਵੀ ਮਾੜੀ ਇਹਦੇ ਨਾਂ ਭਲਾ। ਆਹੋ ਸੱਸ ਤੇ ਚੰਗੀ ਆ ਪਰ ਇਹ ਨੂੰਹ ਨੂੰ ਖਾਣਾ ਨੀ ਆਉਂਦਾ।

ਸੱਸ ਚੰਗੀ ਹੈ ਤੇ ਫਿਰ ਇਹਨੂੰ ਕਿ ਚਾਹੀਦਾ? ਆਹੋ ਸਹੀ ਗੱਲ ਈ ਓ ਸੱਸ ਚੰਗੀ ਏ ਤੇ ਮੈ ਤੇ ਕਹਿਣ ਦਈ ਭੀ ਇਹੋ ਜਿਹੀਆਂ ਸੱਸਾਂ ਤੇ ਲੋਕੀ ਲੱਬਦੇ ਆ ਭੀ ਚਲ ਜਿਹੜਾ ਹਨਾ ਨਾਲੇ ਸਾਥ ਦੇਂਦਾ ਬੰਦਾ ਕਣਕ ਕਹਿੰਦੀ ਮੈ ਦਿੱਤੀ, ਆਟਾ ਦਿੱਤਾ, ਆਹਂਦੀ ਚੀਜ ਨਾ ਮੈ ਚੀਜ਼ ਦਿੰਨੀ ਲੋਕਾ ਘਰੋ। ਕੰਮ ਕਾਰ ਕਰ ਕੇ ਮੈਂ ਰੋਟੀ ਪਾਣੀ ਲਿਆਨੀ ਤਾਂ ਆਹਂਦੀ ਇਹਨੂੰ ਮੈਂ ਦਿੰਨੀ।

ਇਹਨੇ ਤੇ ਕਿਤੇ ਭੈਣਾਂ ਓਦਾਂ ਤੇ ਕਿਤੇ ਕਹਿੰਦੀ, ਨਾ ਏਦਾਂ ਨੀ ਉਹ ਤੇ ਕਿਤੇ ਕਵਾਉਂਦੀ ਨੀ ਕਿਤੇ ਦੋਵਾਂ ਜੀਆਂ ਨੂੰ ਨੀ ਕਵਾਉਂਦੀ। ਕਿਤੇ ਕਹਿੰਦੀ ਇੱਕ ਵਾਰੀ ਇਹਨੇ ਨੀ ਪੁੱਛਿਆ, ਹਾਂ ਇੱਕ ਵਾਰੀ ਨੀ ਕਹਿੰਦੇ ਇਹਨੇ ਪੁੱਛਿਆ ਭੀ ਹਾਂ ਡੈਡੀ ਤੇਰੇ ਸੱਟ ਲੱਗ ਗੀ ਆ ਜਾਂ ਤੂੰ ਠੀਕ ਵਾ ਜਾਂ ਨਾ ਜਾਂ ਹਾਂ।

ਲਵੀਜਾ ਵੀ ਮੈ ਕਿਹਾ ਬੜੀ ਦੁੱਖੀ ਏ ਆਪਣੀ ਜਿੰਦਗੀ ਤੋਂ। ਹਮ ਨਹੀ ਆਪਣਾ ਕਮਾਉਂਦੀ ਆ, ਖਾਂਦੀ ਆ, ਏਹੋ ਜਹੀ ਵੀ ਕੋਈ ਗੱਲ ਨਹੀ ਆ। ਨਾ ਠੀਕ ਤੇ ਰਸਤਾ ਆ ਹੀ ਜਾਣਾ। ਹੈਗਾ ਵਾ ਧੀਆਂ ਪੁੱਤਾਂ ਦਾ ਵਿਚਾਰੀ ਨੂੰ, ਪਰ ਇਹ ਗੱਲ ਵਾ ਭੀ ਉੱਦਾਂ ਕਰਦੀ ਆ ਆਪਣਾ ਕੰਮ ਕਾਰ ਕਰਦੀ ਆ। ਆਪਾਂ . ਬਿਕੇ ਘਰੋ ਕੱਮ ਕਰ ਕੇ ਗਈ ਉਹਨਾਂ ਨੇ ਸਰਫ ਦਾ ਪੈਕਟ ਦਿੱਤਾ ਕਿੱਡਾ ਵੱਡਾ ਦੋ ਕਿਲੋ ਦਾ ਟਾਇਡ ਸਰਫ਼ ਦਾ ਨਾਲ ਫੇਰ ਉਹਨਾਂ ਨੇ ਚੋਲ, ਦੁੱਧ ਹੈਂ। ਕਈ ਕੁੱਛ ਇਹਨੂੰ ਦਿਤਾ ਕੱਲ ਲੈ, ਮੈ ਹਾਂ ਭੀ ਚਲ ਕਰਦੀ ਆ ਵਿਚਾਰੀ ਤੇ ਹਨਾ ਖਾਣ ਦਈ ਆ। ਇਹ ਤੇ ਅੱਜ ਕੱਲ ਕੌਣ ਪੁੱਛਦਾ ਈ ਜੇ ਕੋਈ ਨਾ ਕੰਮ ਕਰੇ ਤੇ। ਹਮ ਆਹੋ ਕੱਮ ਕਰਦੀ ਆ ਤੇ ਫੇਰ ਹੀ ਨਹੀਂ ਹਲੇ ਹੈ ਤੇ ਚੰਗੀ ਕੱਮ ਕਾਰ ਕਰਨ ਵਾਲੀ ਆ ਇਹਨੂੰ ਚਾਹੀਦਾ ਵਾ ਭੀ ਚਲ ਜੇ ਚੰਗੀ ਜੇ ਮੇਰੇ ਨਿਆਣਿਆਂ ਨੂੰ ਖਵਾਉਂਦੀ ਪਿਓਂਦੀ ਤੇ ਮੈਂ ਭਈ ਲਾਹ ਕੇ ਖਵਾਂਵਾਂ ਇਹਨਾਂ ਨਾ।